ਕੁੜੀਆਂ ਨੇਂ ਨੀਲੇ ਰੰਗ ਦੀਆਂ ਸਕਰਟਾਂ ਪਈਆਂ ਹੋਈਆਂ ਹਨ ਤੇ ਦਰਖਤ ਵੀ ਲੱਗੇ ਹੋਏ ਹਨ।

ਤੇ ਬਿਜਲੀ ਵਾਲੀਆਂ ਲਾਈਟਾਂ ਜੱਗ ਰਹੀਆਂ ਹਨ।

ਤੇ ਇੱਕ ਛੋਟੇ ਬੱਚਿਆ ਦੇ ਖੇਡਣ ਵਾਲੀ ਰੇਲਗੱਡੀ ਬਣੀ ਹੋਈ ਪਈ ਦਿਖ ਰਹੀ ਹੈ।

ਪ੍ਰਿੰਟਰ ਪਿਆ ਹੈ ਤੇ ਇੱਕ ਲੜਕੀ ਕੁਰਸੀ ਓੱਤੇ ਬੈਠੀ ਹੋਈ ਕੰਪਿਊਟਰ ਚਲਾ ਰਹੀ ਹੈ।

ਪਾਰਕ ਵਿੱਚ ਛੋਟੇ ਬੂਟੇ ਤੇ ਵੱਡੇ ਦਰਖਤ ਲੱਗੇ ਹਨ ਤੇ ਸੋਲਰ ਪੈਨਲ ਵੀ ਲੱਗੇ ਹੋਏ--

ਉਸ ਨੇ ਲਾਲ ਰੰਗ ਦੇ ਜੁੱਤੇ ਪਾਏ ਹੋਏ ਹਨ।

ਇੱਥੇ ਪੈਟ੍ਰੋਲ ਪੰਪ ਦਿੱਖ ਰਿਹਾ ਹੈ।

ਰੋਡ ਹੈ ਰੋਡ ਉਪਰ ਇੱਕ ਆਦਮੀ ਖੜਾ ਹੈ।

ਇੱਕ ਮੁੰਡੇ ਨੇ ਸਿਰ ਉੱਤੇ ਪੱਗ ਬੰਨੀ ਹੋਈ ਹੈ ਇੱਕ ਨੇ ਛਿੱਟੇ ਰੰਗ ਦੀ ਟੋਪੀ ਲਈ ਹੈ।

ਇੱਥੇ ਰੋਡ ਹੈ ਰੋਡ ਉਪਰ ਭਾਰਤੀਯ ਸਟੇਟ ਬੈਂਕ ਹੈ।

ਹੋਰ ਦੁਕਾਨਾਂ ਵੀ ਹਨ ਬਾਹਰ ਮੋਟਰਸਾਈਕਲ ਖੜੇ ਹਨ।

ਦੋ ਆਦਮੀ ਕੰਧ ਨੂੰ ਰੰਗ ਕਰ ਰਹੇ ਹਨ।

ਤੇ ਦੀਵਾਰ ਉੱਤੇ ਬੋਰਡ ਲੱਗਾ ਹੋਇਆ ਹੈ।

ਟੋਕਰੀਆਂ ਪਈਆਂ ਹਨ ਤੇ ਕੁੱਛ ਫਲ ਵੀ ਪਏ ਹੋਏ ਹਨ।

ਤੇ ਮੇਜ ਊਪਰ ਭਾਰ ਤੋਲਣ ਵਾਲਾ ਕੰਡਾ ਪਿਆ ਹੋਇਆ ਹੈ।